ਆ ਇੱਕ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੇ ਸਵਿਚ ਲੱਗੇ ਹੋਏ ਆ ਮੈਟ ਵੀ ਰੱਖੇ ਹੋਏ ਆ ਬਹੁਤ ਸਾਰੇ ਇੱਕ ਸ਼ੀਸ਼ਾ ਵੀ ਲੱਗੀਆਂ ਹੋਇਆ।

ਰੂਮ ਦੇ ਬਾਹਰ ਕੱਚ ਦਾ ਦਰਵਾਜ਼ਾ ਲੱਗਿਆ ਹੋਇਆ ਉਸਦੇ ਬਾਹਰ ਇੱਕ ਬੰਦਾ ਖੜਾ ਜਿਸਨੇ ਚਿੱਟੇ ਰੰਗ ਦੀ ਟੀਸ਼ਰਟ --

ਸਾਹਮਣੇ ਬੋਰਡ ਤੇ ਲਿਖਿਆ ਹੋਇਆ ਹੋਟ ਚੋਕਲੇਟ ਇੱਕ ਕੋਕ ਕੋਲੇ ਦੀ ਬੋਤਲ ਭੀ ਰੱਖੀ ਹੋਈ ਐ।

ਸ਼ੋਰੂਮ ਦੇ ਅੰਦਰ ਬਹੁਤ ਸਾਰੇ ਟਾਇਰ ਲੱਗੇ ਹੋਏ ਆ ਇੱਕ ਕੂਲਰ ਵੀ ਲੱਗਿਆ ਹੋਇਆ ਏ ਟੇਬਲ ਤੇ ਸੋਫੇ ਵੀ ਲੱਗੇ ਹੋਏ ਆ।

ਏ_ਸੀ ਵੀ ਲਗਾਇਆ ਹੋਇਆ ਦੀਵਾਰ ਉੱਤੇ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ।

ਇਹ ਇਕ ਰਾਮ ਗੜੀਆ ਟਾਇਰ ਦੀ ਦੁਕਾਨ ਹੈ ਦੁਕਾਨ ਦੇ ਬਾਹਰ ਮੋਬਾਈਲ ਨੰਬਰ ਵੀ ਲਿਖਿਆ ਹੋਇਐ ਨੋ ਚਾਰ ਇੱਕ ਸੱਤ --

ਐ ਇੱਕ ਕਲੱਬ ਹੈ ਕਲੱਬ ਦੇ ਅੰਦਰ ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਪੱਖੇ ਵੀ ਲੱਗੇ ਹੋਏ ਐ ਇੱਥੇ।

ਇਹ ਇੱਕ ਟਾਇਰਾਂ ਦੀ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੇ ਟਾਇਰ ਲੱਗੇ ਹੋਏ ਐ ਦੀਵਾਰ ਦੇ ਨਾਲ ਇਕ ਫੋਟੋ ਵੀ ਲੱਗੀ ਹੋਈ ਐ।

ਟਰੇ ਦੇ ਵਿੱਚ ਬਹੁਤ ਸਾਰੇ ਨਾਨ ਤੇ ਚੱਮਚ ਰੱਖੇ ਹੋਏ ਹੈ ਪਿਆਜ ਵੀ ਰੱਖਿਆ ਹੋਇਆ ਨੀਂਬੂ ਵੀ ਰੱਖਿਆ ਹੋਇਆ ਇੱਥੇ ਦੋ ਚਿੱਟੇ ਰੰਗ ਦਿਆਂ ਪਲੇਟਾਂ ਵੀ ਰੱਖੀਆਂ ਹੋਈਆਂ ਹੈਂ।

ਇੱਥੇ ਇੱਕ ਗਰਾਊਂਡ ਬਣੀ ਹੋਈ ਹੈ ਗਰਾਊਂਡ ਦੇ ਵਿੱਚ ਬਹੁਤ ਸਾਰੇ ਬੱਚੇ ਫੁਟਬਾਲ ਖੇਲ ਰਹੇ ਹਨ ਨੈੱਟ ਵੀ ਲੱਗੀ ਹੋਈ ਹੈ।

ਐਲ_ਈ_ਡੀਆਂ ਵੀ ਲੱਗਿਆਂ ਹੋਈਐਂ ਟੇਬਲ ਰੱਖਿਆ ਹੋਇਐ ਇੱਥੇ ਇੱਕ ਬਹੁਤ ਸਾਰੀਆਂ ਲਾਈਟਾਂ ਤੇ ਏ_ਸੀ ਭੀ ਲੱਗੇ ਹੋਏ ਐ ਇੱਥੇ।

ਇਹ ਇੱਕ ਗਾਰਡਨ ਹੈ ਗਾਰਡਨ ਦੇ ਅੰਦਰ ਬਹੁਤ ਸਾਰੇ ਫੁੱਲ ਲੱਗੇ ਹੋਏ ਐ ਬੂਟੇ ਵਗੈਰਾ ਭੀ ਲੱਗੇ ਹੋਏ ਇੱਥੇ ਬਹੁਤ ਹੀ ਜਿਆਦਾ ਔਰ --

ਇੱਥੇ ਇੱਕ ਸ਼ੈਡ ਪਈ ਹੋਈ ਹ ਸ਼ੈਡ ਦੇ ਨੀਚੇ ਬਹੁਤ ਸਾਰੇ ਬੈਂਚ ਚੇਅਰ ਰੱਖੀਆਂ ਹੋਈਆਂ ਬਹੁਤ ਸਾਰੇ ਲੋਕੀ ਬੈਠੇ ਹੋਏ ਐ।

ਟੇਬਲ ਤੇ ਕੁਰਸੀਆਂ ਵੀ ਲੱਗਿਆਂ ਹੋਇਆ ਬਹੁਤ ਸਾਰੀਆਂ ਬਹੁਤ ਸਾਰੇ ਲੋਕ ਬੈਠੇ ਵੀ ਹੋਇਆਂ ਚੇਅਰਾਂ ਦੇ ਓੱਤੇ।